ਬੰਦੇ ਨੇ ਜਿਹੜਾ ਵਧੀਆ ਬੰਦਾ ਸੀਗਾ ਮਤਲਬ ਵੀ ਉਹਨੇ ਪੈਰ ਮੋੜ ਲਿਆ ਆਪਣਾ, ਮੈਂ ਆਹ ਚੀਜ਼ notice ਕਰ ਲਈ, ਮੈਂ ਦੇਖ ਲਿਆ ਯਾਰ ਆਹ ਬੰਦਾ ਪੈਰ ਕਿਉਂ ਇਹਨੇ ਜਾਣ ਕੇ ਮੋੜਿਆ, ਕੋਈ ਖੇਲਦਾ ਤਾਂ ਹੈ ਨੀ ਇਹਦੇ ਨਾਲ, ਤੇ ਨਾ player ਨੇ ਕਿਸੇ ਨੇ ਠੁੱਡਾ ਮਾਰਿਆ, ਨਾ ਬੋਲ ਆਈ ਇਹਦੇ ਕੋਲ, ਇਹਨੇ ਪੈਰ ਕਿਉਂ ਮੋੜਿਆ ਆਪਣਾ?

ਵੀ ਏਦਾਂ ਨਾ ਹੁੰਦਾ, ਓਦਾਂ ਨਾ ਹੁੰਦਾ ਸਾਡਾ time ਖ਼ਰਾਬ ਨਾ ਹੁੰਦਾ, ਅਸੀਂ ਪਹਿਲਾਂ ਜਿੱਤ ਜਾਂਦੇ, ਇਹ ਹੁੰਦਾ ਉਹ ਹੁੰਦਾ, ਏਦਾਂ ਦੀਆਂ ਗੱਲਾਂ ਕਰਨ ਲੱਗ ਗਿਆ ਉਹ, ਉਹ ਬੰਦੇ ਨੂੰ ਇੰਨੀ ਗੱਲ ਦੁੱਖ ਇੰਨਾ ਹੋਇਆ ਕਿ ਇਸ ਬੰਦੇ ਕਰਕੇ ਮੈਂ ਆਪਣਾ ਪੈਰ ਮੋੜਿਆ ਮੈਂ ਬਾਹਰ ਹੋ ਗਿਆ ਵੀ ਇਹਨੂੰ ਮੌਕਾ ਦਿੱਤਾ ਤੇ ਇਹ ਬੰਦਾ ਮੈਨੂੰ ਹੁਣ ਮੈਨੂੰ ਹੀ ਕਹਿੰਦਾ ਪਿਆ ਹੈ, ਇਹ ਹੁਣ ਮੈਨੂੰ ਹੀ ਕਹਿਣ ਲੱਗ ਗਿਆ ਵੀ ਅਸੀਂ ਗ਼ਲਤ ਹੈ ਬਈ, ਆਹ ਚੀਜ਼ ਦੇ~ ਤੇ ਉਹ ਬੰਦਾ ਅੱਜ ਵੀ। ਵਧੀਆ ਘਰੋਂ ਹੈ ਵਧੀਆ ਮਤਲਬ ਕਮਾ ਰਿਹਾ ਅੱਜ, ਵਧੀਆ ਖਾ ਰਿਹਾ ਹੈ, ਵਧੀਆ ਸੌ ਰਿਹਾ ਹੈ, ਵਧੀਆ ਆਰਾਮ ਕਰਦਾ ਹੈ, ਵਧੀਆ ਜ਼ਿੰਦਗੀ ਜੀ ਰਿਹਾ, ਵਿਆਹ ਕਰਵਾ ਲਿਆ ਉਹਨੇ, ਦੋ ਨਿਆਣੇ ਹੈ ਉਸ ਕੇ, ਉਹ ਬੰਦਾ ਜਦ ਵੀ ਸਾਨੂੰ ਮਿਲਦਾ ਹੈ ਤੇ ਬੰਦਾ ਇਹ ਗੱਲ ਕਹਿੰਦਾ ਹੈ ਕਹਿੰਦਾ ਯਾਰ ਤੇ ਕਹਿੰਦਾ ਗਗਨ ਮੈਂ ਇੱਕ ਚੀਜ਼ ਦੇਖੀ ਹੈ ਦੁਨੀਆਂਦਾਰੀ 'ਚ ਕੋਈ ਕਿਸੇ ਦਾ ਨੀ ਹੁੰਦਾ, ਸਭ ਆਪਣੇ ਹੁੰਦੇ ਹੈ ਕੋਈ ਕਿਸੇ ਦਾ ਨਹੀਂ ਹੁੰਦਾ ਕਹਿੰਦਾ ਯਾਰ ਕੋਈ ਫ਼ਾਇਦਾ ਨੀ ਹੈਗਾ ਤੂੰ ਆਪਣਾ ਜ਼ਿੰਦਗੀ ਦੇਖ, ਕਿਸੇ ਕਿਸੇ ਕਾ ਕਰਨੇ ਕਾ ਫ਼ਾਇਦਾ ਨੀ, ਠੀਕ ਨੀ ਅੱਜ ਕੱਲ੍ਹ ਦੁਨੀਆਂਦਾਰੀ ਹੈ, ਨਾ ਕਿਸੇ ਦਾ ਕਰੋ ਨਾ ਕਿਸੇ ਨੂੰ ਕਰਾਓ, ਆਪਣਾ ਰਹੋ, ਆਪਣਾ ਖਾਓ, ਆਪਣਾ ਪੀਓ, ਆਪਣਾ ਸੋਓ ਮੈਂ ਆਹ ਚੀਜ਼ ਦੇ~ ਇਹ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁਨਾ ਹੈ, ਵੀ ਜਿਹੜੀ ਆਹ ਗੱਲ ਛੇੜੀ ਸੀਗੀ ਮੈਂ ਫੁਟਬਾਲ ਵਾਲੀ, ਇਹ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁਨਾ ਹੈ ਕਿ ਜਿਹੜੀ ਆਹ game ਹੈ ਫੁਟਬਾਲ ਤੇ ਆਪਣਾ ਕੀ ਕਹਿੰਦੇ ਨੇ ਬੈਟਬਾਲ ਔਰ ਫੁਟਬਾਲ। ਆਹ ਇੰਡੀਆ 'ਚ ਤਾਂ ਬੈਟਬਾਲ ਤਾਂ ਚਲੋ ਚੱਲਦਾ ਹੀ ਚੱਲਦਾ ਹੈ ਆਹ ਫੁਟਬਾਲ ਤਾਂ ਚਲੋ ਚੱਲਦਾ ਹੀ ਨੀ ਇੰਡੀਆ 'ਚ, ਇੰਡੀਆ 'ਚ ਚਲੋ ਵੀ ਕਹਿੰਦੇ ਦੋ ਹਜ਼ਾਰ ਅਠਾਰਾਂ ਉੱਨੀ 'ਚ ਚੱਲੇਗੀ ਫੁਟਬਾਲ, ਜਦ ਨੂੰ ਜਦ ਨੂੰ ਪਤਾ ਨੀ ਕੀ ਹੋ ਜਾਊਗਾ ਕੀ ਨਹੀਂ ਹੋਊਗਾ ਠੀਕ ਨੀ, ਅਠਾਰਾਂ ਉੱਨੀ। ਤੋ ਮਤਲਬ ਅਠਾਈ ਉੱਨੀ ਅਹ ਆਪਣਾ ਅਠਾਈ ਉਣੱਤੀ ਦੋ ਹਜ਼ਾਰ ਤੇਈ ਚੱਲ ਰਿਹਾ, ਦੋ ਹਜ਼ਾਰ ਅਠਾਈ ਜਾਂ ਉਣੱਤੀ ਨੂੰ ਚੱਲੇਗੀ, ਅਠਾਰਾਂ ਉੱਨੀ ਮੇਰੇ ਕਹਿਣ ਦਾ ਮਤਲਬ ਆ ਸੀਗਾ ਅਠਾਈ ਉਣੱਤੀ ਠੀਕ ਨੀ। ਤੇ ਤੁਹਾਨੂੂੰ ਇੱਕ ਹੋਰ ਗੱਲ ਦੱਸਣਾ ਚਾਹੁਨਾ ਮੈਂ ਫੁਟਬਾਲ ਰੋਨਾਲਡੋ ਬਾਰੇ, ਰੋਨਾਲਡੋ ਵੀ ਬੇਚਾਰਾ ਗ਼ਰੀਬ ਘਰੋਂ ਸੀਗਾ, ਅੱਜ ਪੂਰੇ ਦੁਨੀਆਂ 'ਚ ਪੂਰੇ world 'ਚ ਨਾਮ ਹੈ ਉਹਦਾ ਬੰਦੇ ਦਾ, ਫੁਟਬਾਲ ਇੰਨੀ ਵਧੀਆ ਖੇਲਦਾ ਹੈ ਉਹ। ਮਤਲਬ ਕਿ ਇੰਸਟਾਗ੍ਰਾਮ ਤੇ ਵੀ ਉਹਦੇ ਸਭ ਤੋਂ ਜ਼ਿਆਦਾ follower ਨੇ ਪੰਜ ਸੌ, ਪੰਜ ਸੌ ਛੇ ਸੌ ਫ~ ਛੇ ਸੌ ਮਿਲੀਅਨ follower ਹੋਣਾ ਉਹਦਾ ਬੰਦੇ ਦਾ ਦੇਖ ਲਓ। ਛੇ ਸੌ ਮਿਲੀਅਨ follower ਇੰਸਟਾਗ੍ਰਾਮ ਤੇ, ਮੈਂ ਸੋਚ ਕੇ ਹੈਰਾਨ ਹੁਨਾ ਪੂਰੇ ਇੰਸਟਾਗ੍ਰਾਮ ਪੂਰੇ world 'ਚ ਸਭ ਤੋਂ ਜ਼ਿਆਦਾ followers ਉਸ ਬੰਦੇ ਦੇ ਨੇ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁਨਾ ਹੈ ਕਿ ਜਿਹੜਾ ਸ~ ਸਟੈਨੋ ਰੋਨਾਲਡੋ ਸੀਗਾ ਉਹ ਗ਼ਰੀਬ ਘਰੋਂ ਸੀਗਾ ਬੰਦਾ।

ਪੜ੍ਹਾਈ 'ਚ ਉਹਦਾ ਨਹੀਂ ਜੀਅ ਲੱਗਦਾ ਸੀਗਾ, ਉਹ ਸੋਚਦਾ ਸੀਗਾ ਮੈਂ ਖੇਲਣੀ ਫੁਟਬਾਲ ਹੈ ਉਹਨੇ ਇੱਕ goal ਰੱਖਿਆ ਆਪਣਾ ਖੇਲਣੀ ਖੇਲਣੀ ਹੈ ਤੇ ਅੱਜ ਉਹ ਬੰਦਾ ਪੂਰੇ world 'ਚ ਪੂਰੇ ਇੰਡਸ~ ਮਤਲਬ ਜਿਹਨੂੰ ਕਹਿੰਦੇ ਹੈ ਨਾ top ਤੇ ਹੈ। ਸਭ ਤੋਂ ਜ਼ਿਆਦਾ goal ਕਰਨੇ ਦਾ record ਸਭ ਤੋਂ ਜ਼ਿਆਦਾ ਟਰੋਫੀਆਂ, ਸਭ ਤੋਂ ਜ਼ਿਆਦਾ ਇੱਜਤ, ਸਭ ਤੋਂ ਜ਼ਿਆਦਾ ਪੈਸਾ, ਸਭ ਤੋਂ ਜ਼ਿਆਦਾ ਨਾਮ ਉਸ ਬੰਦੇ ਨੇ ਕਮਾਇਆ ਹੈ, ਪੂਰੇ world 'ਚ world ਦੇਖ ਲਓ ਕਿੱਡਾ ਹੁੰਦਾ। ਪੂਰੇ world 'ਚ ਬੰਦੇ ਨੇ ਨਾਂ ਕਮਾਇਆ ਆਪਣਾ, ਮੈਂ ਆਹ ਗੱਲ ਸੋਚਕੇ ਹੈਰਾਨ ਹੈਂ ਵੀ ਗ਼ਰੀਬ ਘਰਦਾ ਬੰਦਾ, ਪੜ੍ਹਾਈ ਛੱਡ ਕੇ ਆਪਣਾ school ਛੱਡ ਕੇ ਫੁਟਬਾਲ ਖੇਲਣ ਜਾਂਦਾ ਸੀਗਾ, ਉਹਦੇ ਨਾਲ ਵੀ ਆਹੀ ਹੋਇਆ ਉਹਦਾ ਯਾਰ ਦੋਸਤ ਸੀਗਾ ਉਹਨੂੰ select ਕਰ ਲਿਆ ਸੀਗਾ, ਉਹਨੇ ਕਿਹਾ ਵੀ ਰੋਨਾਲਡੋ ਨੂੰ ਮੌਕਾ ਦਓ। ਉਹ ਅੱਜ ਆਪਣੇ ਯਾਰ ਦੋਸਤ ਦਾ ਇੰਨਾ ਕਰਦਾ ਉਹਨੂੰ ਕਹਿੰਦੇ ਯਾਰੀ ਦੋਸਤੀ ਕਿ ਜਿਹੜਾ ਹਾਂ ਵੀ, ਪਤਾ ਵੀ ਉਸ ਬੰਦੇ ਕਰਕੇ ਮੈਨੂੰ ਅੱਜ ਮੈਂ ਇੱਥੇ ਹਾਂ ਉਸ ਬੰਦੇ ਕਰਕੇ ਹਾਂ, ਜੇ ਅੱਜ ਉਹ ਬੰਦਾ ਮੈਨੂੰ ਨਾ ਕਹਿੰਦਾ ਨਾ ਬਈ ਤੂੰ ਚੱਲ ਜਾ ਰੋਨਾਲਡੋ ਵੀ ਮੈਂ ਰਹਿਣ ਦਿਨਾ ਹੈ, ਵੀ ਮੈਂ ਚਲੇ ਜਾਨਾ ਹੈ ਤੇ ਮੈਂ ਅੱਜ ਇੱਥੇ ਨਾ ਹੁੰਦਾ, ਮੈਂ ਕੋਈ ਛੋਟੀ ਮੋਟੀ ਨੌਕਰੀ ਕਰ ਰਿਹਾ, ਹੁੰਦਾ ਛੋਟਾ ਮੋਟਾ ਘਰ ਹੁੰਦਾ ਮੇਰਾ ਕਹਿੰਦਾ ਸਪਨਾ ਸੀਗਾ ਉਸ ਬੰਦੇ ਕਰਕੇ ਪੂਰਾ ਹੋਇਆ ਮੇਰਾ, ਨਹੀਂ ਮੇਰਾ ਸਪਨਾ ਨਾ ਪੂਰਾ ਹੁੰਦਾ, ਉਹ ਬੰਦੇ ਨੇ ਆਹ ਗੱਲ ਕਹੀ ਹੈ ਤੁਸੀਂ ਹੁਣ ਆਹ ਦੇਖ ਲਓ। ਕਿੰਨਾ ਵੀ ਮੈਂ ਦੱਸ ਨੀ ਸਕਦਾ ਤੁਹਾਨੂੰ ਜਿੱਡਾ ਵੀ ਰੁਤਬਾ ਸੀਗਾ ਬੰਦੇ ਦਾ, ਬੰਦੇ ਨੇ ਇੱਡੀ ਗੱਲ ਕਹੀ ਹੈ ਠੀਕ ਨਹੀਂ, ਆਹ ਜਿਹੜਾ ਫੁਟਬਾਲਰ ਸੀਗਾ ਰੋਨਾਲਡੋ ਜਿਹਦੀ ਤੁਹਾਨੂੰ ਗੱਲ ਦੱਸਦਾ ਪਿਆ ਮੈਂ, ਇਹਦੀ ਵੀ ਆਹੀ ਕਹਾਣੀ ਸੀਗੀ ਬੇਚਾਰੇ ਦੀ। ਮੈਸੀ ਹੋ ਗਿਆ ਹੋ ਗਿਆ ਹੋ ਗਿਆ, ਮੈਰਾਡੋਨਾ ਹੋ ਗਿਆ, ਰਨਾਲਡਿਨ ਹੋ ਗਿਆ, ਆਹ ਸਾਰੇ ਗ਼ਰੀਬ ਘਰਦੇ ਬੰਦੇ ਨੇ ਗ਼ਰੀਬ ਘਰਦਾ ਹੈ, ਮੈਸੀ ਚਲੋ ਠੀਕ ਸੀਗਾ, ਮੈਸੀ ਦਾ ਵੀ ਇੰਨਾ ਨਾਮ ਹੈ world ਕੱਪ ਹੁਣ ਮੈਸੀ ਜਿੱਤ ਗਿਆ। ਉਹ ਵਧੀਆ ਖੇਲਦਾ ਹੈ ਤਾਂ ਕਰਕੇ ਉਹਦਾ ਨਾਮ ਹੈ, ਉਹ ਵੀ ਗ਼ਰੀਬ ਘਰੋਂ ਸੀਗਾ, ਮਤਲਬ ਠੀਕ middle class family ਚੋਂ ਸੀਗਾ ਹੁਣ ਦੇਖ ਲਓ ਤੁਸੀਂ। ਬਹੁਤ ਹੀ ਮਤਲਬ ਆਪਣੇ ਜਿੰਨੇ ਬੋਲੀਵੁਡ star ਨੇ, ਜਿੰਨੇ ਵੀ ਨੇ ਸਾਰੇ ਆਹ ਰੋਨਾਲਡੋ ਔਰ ਮੈਸੀ ਦੀ ਟੱਕਰ ਹੁੰਦੀ ਹੈ ਜਿਹੜੀ, ਕਹਿੰਦੇ ਹੈ ਵੀ ਮੈਸੀ ਏਦਾਂ ਹੈ, ਰੋਨਾਲਡੋ ਏਦਾਂ ਹੈ ਮੈਂ ਤੁਹਾਨੂੰ ਦੱਸ ਨੀ ਸਕਦਾ ਵੀ ਇਹਨਾਂ ਦਾ ਕਿਉਂ ਵਧੀਆ ਆਪਣਾ ਚੰਗੇ friend ਨੇ। ਵਧੀਆ ਰਹਿੰਦੇ ਨੇ, ਵਧੀਆ ਖਾਂਦੇ ਨੇ, ਵਧੀਆ ਪੀਂਦੇ ਨੇ, ਵਧੀਆ ਸੋਂਦੇ ਨੇ, ਹੁਣ ਅਸੀਂ ਤਾਂ ਲੜਦੇ ਹਾਂ ਬਸ ਇਹਨਾਂ ਪਿੱਛੇ। ਗੱਲ ਕਰਾਂਗੇ ਤੇਲਗੀ ਦੀ ਬੰਦਾ ਗ਼ਰੀਬ ਪਰਿਵਾਰ ਦੇ ਵਿੱਚ ਠੇਲਾ ਲਾਉਂਦਾ ਹਨਾ ਰੇਲਵੇ ਸਟੇਸ਼ਨ ਤੇ ਕੇਲਿਆਂ ਦਾ ਰੇੜੀ ਲਾਉਂਦਾ ਸੀਗਾ ਰੇੜੀ ਲਾਉਣ ਤੋਂ ਲੈ ਕੇ ਅਸਟਾਮ ਪੇਪਰ ਘੋਟਾਲਾ ਕੀਤਾ ਬਾਈ ਹਜ਼ਾਰ ਕਰੌੜ ਚਲੋ ਗੱਲਬਾਤ ਚਲੋ ਜੀ ਮਿਤਰੋ ਇਹਦਾ ਪੱਤਰੀ ਫਰੋਲਦੇ ਆਂ ਅੱਜ ਸੋ ਗੱਲ ਕਰਾਂਗੇ ਜੀ ਤੇਲਗੀ ਦੀ, ਅਬਦੁਲ ਕਰੀਮ ਤੇਲਗੀ। ਉਣੱਤੀ ਜੁਲਾਈ ਉੱਨੀ ਸੌ ਇਕਾਹਠ 'ਚ ਕਰਨਾਟਕਾ 'ਚ ਜੰਮਿਆ ਹੋਇਆ, ਇਹਦਾ ਪਿਓ ਕਰਦਾ ਸੀ ਰੇਲਵੇ 'ਚ ਨੌਕਰੀ ਹਨਾ ਪਰਿਵਾਰ ਸੀ middle class ਸੀਗਾ, ਕਿਤੇ ਨਾ ਕਿਤੇ ਜਦੋਂ ਸੱਤਾ ਅੱਠਾਂ ਸਾਲਾਂ ਦਾ ਹੋਇਆ ਤੇ ਇਹਦੇ ਡੈਡੀ ਦੀ death ਹੋ ਜਾਂਦੀ ਆ, ਪਰਿਵਾਰ ਦਾ ਬੋਝ ਇਹਦੇ ਤੇ ਆ ਜਾਂਦਾ। ਤਾਂ ਇਹ ਉਸੇ ਸਟੇਸ਼ਨ ਤੇ ਰੇੜੀ ਲਾਉਣ ਲੱਗ ਜਾਂਦਾ ਆਹ ਫਲਾਂ ਫਰੂਟਾਂ ਦੀ ਪਰਿਵਾਰ ਦੀ help ਕਰਦਾ ਹਨਾ ਤੇ ਰੇੜੀ ਤੇ ਰੇੜੀ ਵੀ ਨੀ ਚੱਲਦੀ ਬੇਚਾਰੇ ਨੇ ਪਰ ਫਿਰ ਵੀ ਮਿਹਨਤ ਕਰਦਾ ਹਨਾ ਕਿਉਂਕਿ ਜਿਹੜੇ ਰੇਲਵੇ ਸਟੇਸ਼ਨ ਤੇ ਲਾਉਂਦਾ ਇਹ ਰੇੜੀ ਉੱਥੇ ਬਾਰਾਂ ਤੇਰਾਂ ਗੱਡੀਆਂ ਹਨਾ, ਤਾਂ ਇਹ ਨਾਲ ਨਾਲ ਪੜ੍ਹਾਈ ਰੱਖਦਾ ਆਪਦੀ ਪਰ ਇਹਦੇ ਮਨ 'ਚ ਹੁੰਦਾ ਵੀ ਕੁਛ ਵੱਡਾ ਕਰਨਾ ਪੈਸੇ ਕਮਾਉਣੇ ਆਂ ਬਹੁਤ ਜ਼ਿਆਦੇ ਹਨਾ। ਚਲੋ ਜੀ ਉੱਥੇ ਇਹ ਭਾਈ ਰੇੜੀ ਲਾਉਣ ਲੱਗ ਜਾਂਦਾ ਹੌਲੀ ਹੌਲੀ ਨਾਲ ਪੜ੍ਹਾਈ ਕਰਦਾ ਹੌਲੀ ਹੌਲੀ ਆਪਦਾ english ਦੇ ਵਿੱਚ ਵੀ ਪੈਸੇ ਇਕੱਠੇ ਕਰਕੇ ਆਪਦਾ B com ਤੱਕ ਕਰ ਲੈਂਦਾ B com ਤੱਕ ਇਹ ਵੱਗ ਜਾਂਦਾ ਮੁੰਬਈ, ਕਰਨਾਟਕਾ ਤੋਂ ਮੁੰਬਈ। ਮੁੰਬਈ ਜਾ ਕੇ ਦੇਖਦਾ ਵੀ ਲੋਕਾਂ ਦੇ ਵਿੱਚ ਬਾਹਰ ਜਾਣ ਦਾ craze ਬਹੁਤ ਆਂ ਮੈਂ ਬਾਹਰ ਜਾਨਾ, ਤਾਂ ਇਹ ਬੰਦਾ ਭਾਈ ਸਾਊਦੀ ਅਰਬੀ 'ਚ ਚਲਾ ਜਾਂਦਾ, ਤਾਂ ਸਾਊਦੀ ਅਰਬੀ 'ਚ ਜਾ ਕੇ ਇਹ ਬੰਦਾ feel ਕਰਦਾ ਵੀ ਯਾਰ ਇੱਥੇ ਲੋਕਾਂ ਨੂੰ ਨਾ ਬਾਹਰ ਆਉਣ 'ਚ ਕਿਹੜੀਆਂ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ, ਕਿਹੜੇ ਕਿਹੜੇ document ਲੱਗਦੇ ਆ ਤਾਂ ਇਹਦੇ ਦਿਮਾਗ 'ਚ ਉੱਥੇ idea ਆਉਂਦਾ, ਇਹ ਵਾਪਸ ਆਉਂਦਾ ਇੰਡੀਆ ਇੱਥੇ ਆ ਕੇ ਫ਼ਰਜ਼ੀ ਪਾਸਪੋਰਟ ਬਣਾਉਣ ਲੱਗ ਜਾਂਦਾ, ਵੀ ਫ਼ਰਜ਼ੀ ਪਾਸਪੋਰਟ ਫ਼ਰਜ਼ੀ ਪਾਸਪੋਰਟ ਇਹਦੇ ਐਨ ਘੈਂਟ ਜਮਾ ਕੋਈ ਦੱਸ ਹੀ ਨੀ ਸਕਦਾ ਵੀ ਬੰਦੇ ਦਾ ਪਾਸਪੋਰਟ ਅਸਲੀ ਆ ਜਾਂ ਨਕਲੀ ਆ, ਪਾਸਪੋਰਟ ਬਣਾਉਣ ਲੱਗ ਜਾਂਦਾ ਭਾਈ, ਪਾਸਪੋਰਟ ਬਣਾਉਂਦਾ ਬਣਾਉਂਦਾ ਫਿਰ ਇਹ ਫ਼ਰਜ਼ੀ ਵੀਜ਼ੇ ਵੀ ਦੇਣ ਲੱਗ ਜਾਂਦਾ, ਤੇ ਲੋਕ ਉਹ ਵੀਜ਼ਿਆਂ ਤੇ ਬਾਹਰ ਵੀ ਗਏ ਨੇ। ਇਹ ਵੀ ਦੇਖੋ ਐਨ ਘੈਂਟ ਗੱਲਬਾਤ ਆ, ਇਹ ਜਿਹੇ ਪੰਜ ਸੱਤ ਤੇਲਗੀ ਸਾਡੇ ਮਾਨਸਾ 'ਚ ਵੀ ਬੈਠੇ ਆ ਤੇ ਦੱਸਾਂ ਪਾਸਪੋਰਟ ਬਣਾਉ~ ਮਾਨਸਾ ਵਾਲੇ ਨਾ ਮਗਰ ਪੈ ਜਾਣ ਤੋ ਇਹ ਬੰਦਾ ਕੀ ਕਰਦਾ ਜਾਲੀ immigration ਕਰ ਦਿੰਦਾ ਨਾ ਸ਼ੁਰੂ ਅਰਬੀਅਨ ਮੈਟਰੋ ਟਰੈਵਲ ਇਹਦੀ immigration ਫ਼ਰਜ਼ੀ ਵੀਜ਼ੇ ਫ਼ਰਜ਼ੀ ਪਾਸਪੋਰਟ ਪਤਾ ਹੀ ਨੀ ਲੱਗਦਾ ਸੀ ਵੀ ਸਹੀ ਆ ਮਤਲਬ ਕਿ ਕਿਉੁਂਕਿ ਕੰਮ ਹੀ ਘੈਂਟ ਕਰਦਾ ਸੀ ਬੰਦਾ। ਤਾਂ ਭਾਈ ਕਿਸ ਕਿਸੇ ਨੂੰ ਪਤਾ ਲੱਗ ਜਾਂਦਾ ਦੇ ਦਿੰਦੇ ਆ ਇਹਦੇ ਇਹ ਫੜਿਆ ਜਾਂਦਾ, ਜੇਲ 'ਚ ਵਗ ਜਾਂਦਾ, ਜੇਲ 'ਚ ਜਾ ਕੇ ਬੰਦਾ ਸੁਧਰਦਾ ਹੁੰਦਾ, ਪਰ ਪਤੰਦਰ ਨੂੰ ਉੱਥੇ ਜੁਗ ਨੂੰ ਜੁਗ ਟੱਕਰ ਜਾਂਦਾ, ਜੇਲ ਦੇ ਵਿੱਚ ਇੱਕ ਹੋਰ ਬੰਦਾ ਟੱਕਰਦਾ ਉਹਦਾ ਨਾਂ ਹੁੰਦਾ ਜੀ,

ਉਹਨੂੰ ਦੱਸਦਾ ਕਹਿੰਦਾ ਅਸਟਾਮ ਉੱਥੋਂ ਲੈਂਦਾ ਇਹ training ਜੇਲ ਚੋਂ ਬਾਹਰ ਆ ਜਾਂਦਾ ਜੇਲ ਚੋਂ ਬਾਹਰ ਆ ਕੇ ਇਹ ਤੇ ਸੋਨੀ ਦੋਨੇਂ ਇਕੱਠੇ ਕੰਮ ਕਰਦੇ ਆ ਅਸਟਾਮ ਪੇਪਰ, ਪਰ ਥੋੜ੍ਹੇ time ਬਾਅਦ ਇਹਨੂੰ feel ਹੋਣ ਲੱਗ ਜਾਂਦਾ ਵੀ ਜੱਟਾ ਕਿਉਂ ਕਮਲਾ ਹੋਇਆਂ, ਆਪਦਾ ਕੰਮ start ਕਰ ਹਨਾ ਚਾਰ ਪੈਸੇ ਬਣਾ ਇਹ ਕਹਿੰਦਾ ਵੀ ਜੇ ਮੈਂ ਆਪਦਾ ਕੰਮ start ਕਰਨਾ ਤਾਂ ਮੈਨੂੰ ਮਸ਼ੀਨ ਵੀ ਚਾਹੀਦਾ ਆ ਅਸਟਾਮ ਪੇਪਰ ਛਾਪਣ ਵਾਲੀ ਹਨਾ ਤਾਂ ਇਹ ਦਿਮਾਗੀ ਵਾਲਾ ਹੁੰਦਾ ਬੰਦਾ ਤੇ ਜਿੱਥੇ ਅਸਟਾਮ ਪੇਪਰ ਅਸਲੀ ਸਰਕਾਰ ਦੇ ਬਣਦੇ ਨੇ ਉੱਥੇ ਮਸ਼ੀਨਾਂ ਜਿਹੜੀਆਂ ਪੁਰਾਣੀਆਂ ਹੋਈਆਂ ਨਿਲਾ~ ਨਿਲਾਮੀ ਹੁੰਦੀ ਹੁੰਦੀ ਆ, ਉੱਥੇ ਵਗ ਜਾਂਦਾ ਜਿੱਥੇ ਨਲਾਮੀ ਹੋਣੀ ਹੁੰਦੀ ਹੈ ਤਾਂ ਬੰਦਾ ਵੱਧ ਚੜ੍ਹ ਕੇ ਮੁਲ ਜਿਹੜਾ ਕਬਾੜ ਹੁੰਦਾ ਜਮਾ ਮਸ਼ੀਨ ਉਹ ਚੁੱਕ ਲਿਆਉਂਦਾ।

ਤੇ ਬੰਦਾ ਅਸਟਾਮ ਪੇਪਰ ਬਣਾਉਂਦਾ ਤੇ ਕਿਸੇ ਨੂੰ ਐਂ ਕੀ ਪਤਾ ਕੀ ਲੱਗ ਜਾਏ ਵੀ ਹਾਂ ਇਹ ਅਸਲੀ ਹੈ ਕਿ ਨਕਲੀ। ਅਸਟਾਮ ਪੇਪਰ ਸ਼ੁੁਰੂ ਕਰ ਲੈਂਦਾ ਬਣਾਉਣੇ ਹੌਲੀ ਹੌਲੀ ਕੀ ਹੁੰਦਾ ਮਹਾਰਾਜ ਪੂਰੇ ਦੇਸ ਦੇ ਵਿੱਚ ਅਸਟਾਮ ਪੇਪਰ ਜਾਣ ਲੱਗ ਜਾਂਦੇ ਆ ਪੱਚੀ ਰਾਜਾਂ ਦੇ ਵਿੱਚ, ਇਹ ਬੰਦਾ ਉੱਨੀ ਸੌ ਬਾਨਵੇਂ ਤੋਂ ਲੈ ਕੇ ਸੱਤ ਸਾਲ ਲਗਾਤਾਰ ਏਦਾਂ ਹੀ ਚੱਲਦਾ, ਕਿਸੇ ਨੂੰ ਪਤਾ ਨੀ ਲੱਗਦਾ ਵੀ ਅਸਟਾਮ ਪੇਪਰ ਨਕਲੀ। ਇਹ ਬੰਦਾ ਇਸ ਤੋਂ ਕਰੌੜਾਂ ਰੁਪਏ ਕਮਾਉਂਦਾ ਇਸ ਬੰਦੇ ਦੇ ਲੱਗਪਗ ਛੋਲਾਂ ਵੱਡੇ ਸ਼ਹਿਰਾਂ ਦੇ ਵਿੱਚ ਵੱਖ ਵੱਖ ਥਾਂ ਤੇ ਇਹਦੇ ਜਿੱਦਾਂ ਇਹਦੀ property ਸੌ ਤੋਂ plus ਬੈਂਕਾਂ ਦੇ ਵਿੱਚ bank account ਹੁੰਦੇ ਨੇ। ਪੈਸਾ ਇਹ ਇੰਨਾ ਕੁ ਛਾਪਦਾ ਵੀ ਜਿਹੜੇ ਬਾਅਦ 'ਚ ਬੰਦੇ ਫੜੇ ਗਏ ਸੀ ਨਾ ਉਹਨਾਂ ਤੇ ਸੌ ਦੋ ਸੌ ਕਰੌੜ ਦੇ ਘੁਟਾਲਾ। ਜਿਹੜਾ ਬੰਦਾ ਆਪਦੇ ਚੇਲਿਆਂ ਨੂੰ ਸੌ ਦੋ ਸੌ ਕਰੌੜ 'ਚ ਫਸਾਈ ਫਿਰਦਾ, ਜਿਹੜਾ ਆਮ ਪੁਲਿਸ ਵਾਲਾ ਸੌ ਕਰੌੜ ਦਾ ਇਲਜ਼ਾਮ ਦੋ ਸੌ ਕਰੌੜ ਦਾ, ਇਹ ਬੰਦੇ ਨੇ ਕਿੰਨਾ ਕੁ ਪੈਸਾ ਬਣਾਇਆ, ਹਿਸਾਬ ਲਾਓ ਚਲੋ ਜੀ।

ਇਹਦੇ ਅਸਟਾਮ ਪੇਪਰ ਪਹੁੰਚ ਜਾਂਦੇ ਨੇ, ਇਹ ਬੰਦਾ ਕੀ ਕਰਦਾ ਤਨਖਾਹ ਤੇ ਬੰਦੇ ਵੀ ਰੱਖਦਾ ਘੱਟੋ ਘੱਟ ਸਾਢੇ ਤਿੰਨ ਸੌ MBA student ਨੂੰ ਇਹ ਆਪਦੀ ਨੌਕਰੀ ਤੇ ਰੱਖਦਾ। ਦੇਖੋ ਹੁਣ ਜਿੱਥੇ ਜਿੱਥੇ ਅਸਲੀ ਅਸਟਾਮ ਪੇਪਰ ਹੁੰਦੇ ਨੇ ਉੱਥੋਂ ਉੱਥੋਂ ਉਹਨਾਂ ਨੂੰ ਗਾਇਬ ਕਰਵਾਉਣ ਲੱਗ ਜਾਂਦਾ ਕਿਉਂਕਿ ਪੈਸਾ ਵਾਲਾ ਹੋ ਜਾਂਦਾ ਹਰੇਕ ਅਧਿਕਾਰੀ ਨੂੰ ਖ਼ਰੀਦ ਲੈਂਦਾ ਇਹਨਾਂ ਟਾਇਮਾਂ ਦੇ ਵਿੱਚ ਇਹਦੇ ਪੱਚੀ case ਵੀ ਪੈਂਦੇ ਆ but ਕਿੱਥੇ ਬਾਈ power ਹੁੰਦੀ ਆ ਪੈਸਾ ਹਨਾ, ਬੋਲਣ ਨੀ ਦਿੰਦਾ ਬੰਦਾ ਕਿਸੇ ਨੂੰ ਚਲੋ ਜੀ ਸੌ ਹੁੰਦਾ ਕੀ ਹੈ ਵੀ ਅਸਲੀ ਅਸਟਾਮ ਪੇਪਰ ਹਰ ਇੱਕ ਤੋਂ ਗਾਇਬ ਕਰਵਾ ਦਿੰਦਾ ਤੇ ਅਸਟਾਮ ਪੇਪਰਾਂ ਦੀ demand ਵੱਧ ਜਾਂਦੀ ਆ ਤੇ obviously ਇਹਨੂੰ order ਆਉਣਗੇ ਵੱਡੇ ਵੱਡੇ। ਪਰ ਆਖਿਰਕਾਰ ਪਾਪਾਂ ਦਾ ਘੜਾ ਭਰ ਜਾਂਦਾ ਹੁੰਦਾ ਕਹਿੰਦੇ, ਕਿਸੇ ਨੇ ਆਖਿਰਕਾਰ ਇਹਦੀ ਸੂਹ ਕਰ ਦਿੱਤੀ ਭਾਈ ਉੱਨੀ ਸੌ ਬਾਨਵੇਂ ਤੋਂ ਲੈ ਕੇ ਦੋ ਹਜ਼ਾਰ ਤੱਕ ਇਹ ਕੰਮ ਕਰਦਾ ਹੁੰਦਾ, ਦੋ ਅੱਠ ਸਾਲ 'ਚ ਕਰੌੜਾਂ ਦੀ ਜ਼ਾਇਦਾਦ ਬਣ ਜਾਂਦੀ ਐ। ਇਹਨੂੰ ਇਉਂ ਨੀ ਪਤਾ ਹੁੰਦਾ ਮੇਰੇ ਕੋਲ ਪੈਸਾ ਕਿੰਨਾ ਕਿੱਥੇ ਜ਼ਾਇਦਾਦ ਪਈ ਆ, ਇੰਨਾ ਪੈਸਾ ਬਣਾਉਂਦਾ ਬੰਦਾ ਇਹ, ਚਲੋ ਜੀ ਇੱਕ ਨਵੰਬਰ ਦੋ ਹਜ਼ਾਰ ਇੱਕ ਨੂੰ ਬੰਗਲੋਰ ਦੇ ਵਿੱਚ ਇੱਕ ਟਰੱਕ ਫੜਿਆ ਜਾਂਦਾ ਅਸਟਾਮ ਪੇਪਰਾਂ ਨਾਲ ਭਰਿਆ। ਪੁਲਿਸ ਵਾਲੇ ਪੇਪਰ ਮੰਗਦੇ ਆ ਅਸਟਾਮ ਪੇਪਰ ਪੇਪਰ ਦਿਖਾਓ ਪੇਪਰ ਹੁੰਦੇ ਨੀ ਪੁਲਿਸ ਵਾਲਿਆਂ ਨੂੰ ਸ਼ੱਕ ਹੋ ਜਾਂਦਾ ਵੀ ਕੋਈ ਚੋਰੀ ਚਾਰੀ ਕਰ ਲਈ ਇਹਨਾਂ ਨੇ ਅਸਟਾਮ ਪੇਪਰਾਂ ਦੀ ਪਰ ਬਾਅਦ 'ਚ ਜਦੋਂ ਪੁੱਛ ਤੇਲਗੀ ਤੋਂ ਇਹਨਾਂ ਨੇ ਅਸਟਾਮ ਪੇਪਰ ਚੱਕਿਆ ਸੀਗਾ। ਫਿਰ ਪੁਲਿਸ ਇਹਨੂੰ ਕਿਤੇ ਨਾ ਕਿਤੇ ਬੰਗਲੋਰ ਦੀ ਪੁਲਿਸ ਕਹਿੰਦੀ ਆ ਵੀ ਗੜਬੜ ਆ ਤੇ already ਪਹਿਲਾਂ ਵੀ case ਪਏ ਹੁੰਦੇ ਨੇ ਜਦੋਂ proof ਨੀ ਹੁੰਦਾ special team ਬਣਾਈ ਜਾਂਦੀ ਆ, ਤਾਂ ਹਰ ਇੱਕ ਦੀ ਤਾਰ ਕਿਤੇ ਨਾ ਕਿਤੇ ਤੇਲਗੀ ਤੇ ਜਾ ਕੇ ਮੁੱਕ ਜਾਂਦੀ ਹੈ। ਤਾਂ ਇਹ ਬੰਦਾ ਭਗੋੜਾ ਹੋ ਜਾਂਦਾ ਜਦੋਂ ਪਤਾ ਲੱਗ ਜਾਂਦਾ ਵੀ ਪਰ ਆਖਿਰਕਾਰ ਇਹ ਸਰੀਫ਼ ਜਿਹੜੀ ਅਜ਼ਮੇਰ ਸਰੀਫ਼ ਦੀ ਦਰਗਾਹ ਤੇ ਇਹ ਉਹਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ।

ਤੇ ਹੁਣ ਤਫ਼ਦੀਸ ਹੁੰਦੀ ਆ ਤਫ਼ਦੀਸ ਦੇ ਵਿੱਚੋਂ ਪਤਾ ਨੀ ਕਿੰਨੇ ਕੁ ਪੁਲਿਸ ਵਾਲੇ, ਰਾਜਨੇਤਾ, ਵੱਡੇ ਵੱਡੇ leader ਇਹਦੀਆਂ support ਦੇ ਵਿੱਚ ਇਹਦੇ ਨਾਲ ਰਲੇ ਹੁੰਦੇ ਨੇ ਹਰੇਕ ਕੰਮ ਦੇ ਵਿੱਚ। ਇਹ ਵੀ ਕਿਹਾ ਜਾਂਦਾ ਵੀ ਇਹ ਬੰਦਾ main ਨੀ ਸੀ, ਇਹਨੂੰ ਪਿੱਛੋਂ ਫਿਰ ਕਿਸੇ ਨੇ ਇ~ ਇੱਕ ਤਰ੍ਹਾਂ ਦਾ ਕਹਿੰਦੇ ਵੀ ਕਹਿੰਦੇ ਵੀ ਆਪਾਂ ਕਠਪੁਤਲੀ ਸੀਗੀ ਵੱਡੇ ਘੱਪਲੇ ਕਰਨ ਵਾਲੇ ਪਿੱਛੇ ਅਧਿਕਾਰੀ ਸੀ ਫਿਰ ਇਸਨੂੰ ਬਚਾਇਆ ਗਿਆ, ਚਲੋ ਉਹਤੇ ਵੀ ਆਉਂਦੇ ਹਾਂ, ਚਲੋ ਜੀ CBI ਜਾਂਚ ਕੀਤੀ ਗਈ CBI ਦੇ ਵਿੱਚੋਂ ਇੰਨਾ ਕੁਛ ਨਹੀਂ ਮਿਲਿਆ ਤੇ ਲਗਪਗ ਫਿਰ ਇਹਦੀ property ਦੇਖੀ ਜਾਂਦੀ ਆ, ਤਾਂ ਉੱਥੇ ਕਿਹਾ ਜਾਂਦਾ ਵੀ ਬਾਈ ਹਜ਼ਾਰ ਕਰੌੜ ਨੀ ਇੱਕ ਲੱਖ ਕਰੌੜ plus ਇਹਦੇ ਕੋਲੇ ਪੈਸਾ ਢੇਰ ਕੱਟੇ ਇਹਦਾ ਉਹ ਕੀਤਾ ਗਿਆ ਕਿਹੜਾ test ਜਿਹਾ ਹੁੰਦਾ, ਜਿਹਤੋਂ ਇਹ ਪਤਾ ਲੱਗਦਾ ਵੀ ਇਹ ਬੰਦਾ ਝੂਠ ਬੋਲਦਾ ਸੱਚ ਬੋਲਦਾ। ਤਾਂ ਇਹ ਬੰਦੇ ਨੂੰ ਪਤਾ ਹੀ ਨੀ ਹੁੰਦਾ ਜ਼ਾਇਦਾਦ ਕਿੰਨੀ ਆਂ ਉਹ ਮਸ਼ੀਨ ਨਾਲ ਪਤਾ ਲੱਗ ਜਾਂਦਾ, ਇਹ ਕਹਿੰਦੇ ਮੇਰੇ ਕੋਲੇ ਇੰਨੇ ਗੱਟੇ ਆ, ਇੰਨੇ ਕਿੱਲੋ ਆ ਮੇਰੇ ਕੋਲੇ, ਇੰਨਾ ਪੈਸਾ ਹੋ ਗਿਆ ਸੀ ਇਸ ਬੰਦੇ ਕੋਲੇ ਚਲੋ ਜੀ ਤੇ ਪੁਲਿਸ ਸਰਕਾਰ ਵੱਲੋਂ ਇਹਨੂੰ ਤੀਹ ਸਾਲ ਦੀ ਸਜਾ ਤੇ ਦੋ ਸੌ ਦੋ ਕਰੌੜ ਦਾ ਜ਼ੁਰਮਾਨਾ ਲਾਇਆ ਜਾਂਦਾ ਛੇ ਜਾਣੇ ਹੋਰ ਵੀ ਫੜੇ ਜਾਂਦੇ ਜਿੰਨੇ ਉੱਤੇ ਕਿਸੇ ਤੇ ਸੌ ਕਰੌੜ ਦਾ ਇੱਕ ਪੁਲਿਸ ਵਾਲਾ ਫੜਿਆ ਜਾਂਦਾ ਜਿਹਦੀ ਨੋਂ ਹਜ਼ਾਰ ਤਨਖਾਹ ਹੁੰਦੀ ਆ, ਉਹ ਤੇ ਸੌ ਕਰੌੜ ਤੋਂ plus property ਹੁੰਦੀ ਆ ਉਹਦੇ ਕੋਲੇ ਹੁਣ ਦੇਖ ਲਓ ਜਿਹੜੇ ਬੰਦੇ ਕੰਮ ਕਰਦੇ ਸੌ ਦੋ ਸੌ ਕਰੌੜ ਚਲੋ ਜੀ ਆਖਿਰਕਾਰ ਛੱਬੀ ਅਕਤੂਬਰ ਛੋਲਾਂ ਸਾਲ ਬਾਅਦ ਦੋ ਹਜ਼ਾਰ ਸਤਾਰਾਂ ਨੂੰ ਇਹਦੀ ਜਿੱਦਾਂ ਅੰਦਰੋਂ organ fail ਹੋ ਜਾਂਦੇ ਆ ਤੇ ਕਿਹਾ ਜਾਂਦਾ ਵੀ ਇਹਦੀ AIDS ਨਾਲ ਮੌਤ ਹੁੰਦੀ ਆ ਕਿਉਂਕਿ ਦੋ ਹਜ਼ਾਰ ਇੱਕ ਦੇ ਵਿੱਚ

ਪਰ ਪਤਾ ਨੀ ਲੱਗਦਾ ਵੀ ਇਹਦੇ ਪੈਸੇ ਇੰਨੇ ਕਿੱਧਰ ਗਏ ਉਹ ਕਿੱਥੇ ਨਾ ਹਨਾ ਉਹਦਾ ਪਤਾ ਹੀ ਨੀ ਲੱਗਦਾ, ਇੱਕ ਬੜੀ ਗੱਲ famous ਆ ਇਹਦੀ love story ਸੀ ਵੈਸੇ ਤਾਂ ਇਹਦਾ ਵਿਆਹ ਹੋਇਆ ਹੁੰਦਾ ਇੱਕ ਮੁੰਡਾ ਕੁੜੀ ਹੁੰਦੇ ਨੇ love story ਕੀ ਹੈ ਇੱਕ dancer ਤੋਂ ਇਹ ਆਹ dancer ਦੀ photo ਦੇਖੋ ਰਾਤੇ ਰਾਤ ਆਹ ਮੇਰੇ ਵਰਗਾ ਕੋਈ ਆਰਕੈਸਟਰਾਂ ਤੇ ਪੰਜ ਸੌ ਸੁੱਟ ਦੇ ਚੌੜਾ ਹੋਇਆ ਤਰਾਨਵੇਂ ਲੱਖ ਰੁਪਇਆ dancer ਤੋਂ ਉਤੋਂ ਦੀ ਸੁੱਟ ਦਿੰਦਾ ਇਹ, ਉਹਦੇ ਨਾਲ ਵਿਆਹ ਨੀ ਹੁੰਦਾ, ਕਿਤੇ ਨਾ ਕਿਤੇ ਉਹ ਦੰਗੇ ਹੋਏ ਹੁੰਦੇ ਨੇ ਦੰਗਿਆਂ ਦੀ ਮਾਰੀ ਹੁੰਦੀ ਆ ਉਹਨੂੰ ਉਹਦੇ ਨਾਲ ਪਿਆਰ ਹੋ ਜਾਂਦਾ but ਵਿਆਹ ਨੀ ਹੁੰਦਾ ਕਿਤੇ ਨਾ ਕਿਤੇ ਤੇ ਤਰਾਨਵੇਂ ਲੱਖ ਸੁੱਟ ਦਿੰਦਾ ਇਹਦਾ ਵਿਆਹ ਕਿਸੇ ਹੋਰ ਨਾਲ ਹੁੰਦਾ, ਉਹਦਾ ਮੁੰਡਾ ਕੁੜੀ ਹੁੰਦੇ ਨੇ ਹੁਣ ਆਪਾਂ ਗੱਲ ਕਰੀਏ ਸਰਕਾਰ ਇਸਨੂੰ ਮਾਨਤਾ ਪ੍ਰਾਪਤ ਕਿਵੇਂ ਦਿੰਦੀ ਆ ਵੀ ਇਹ case ਨੂੰ ਕਿਉਂਕਿ ਬੰਦ ਕਰ ਦੋ ਹਜ਼ਾਰ ਅਠਾਰਾਂ ਦੇ ਵਿੱਚ ਸਾਰੇ case ਇਹਤੇ ਬੰਦ ਹੋ ਜਾਂਦੇ ਨੇ ਇਹਦੀ death ਹੋ ਜਾਂਦੀ ਆ ਹੁਣ ਆਪਾਂ ਗੱਲ ਕਰੀਏ ਵੀ ਜਿਹੜੇ ਤੇ case ਮਾਨਤਾ ਪ੍ਰਾਪਤ ਨੇ ਕਿਉਂਕਿ ਉੱਨੀ ਸੌ ਲਗਪਗ ਬਾਨਵੇਂ ਤਰਾਨਵੇਂ ਤੋਂ ਲੈ ਕੇ ਜਿੰਨੇ ਵੀ ਅਸਟਾਮ ਪੇਪਰ ਬਣਾਏ ਸੀ ਕਿਸੇ ਜ਼ਾਇਦਾਦ ਦੇ ਕਿਸੇ ਦਾ ਵਿਆਹ ਹੋਇਆ ਸੀ, ਤਾਂ ਕਹਿੰਦੇ ਫਿਰ ਉਹ ਸਾਰੇ ਫ਼ਰਜ਼ੀ ਸੀਗੇ ਜਿਹਨਾਂ ਦੇ ਵਿਆਹ ਹੋਏ।

ਸਤਿ ਸ੍ਰੀ ਅਕਾਲ। ਮੈਂ ਗੁਰੂ ਨਾਨਕ ਦੇਵ ਜੀ ਬਾਰੇ ਅੱਗੇ ਬੋਲ ਰਿਹਾਂ। ਗੁਰੂ ਜੀ ਦੇ ਤਤਕਾਲੀਨ ਪੰਜਾਬ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਵਿੱਚ ਬਾਬਰ ਵੱਲੋਂ ਲੋਧੀ ਨੂੰ ਹਰਾ ਕੇ ਭਾਰਤ ਵਿੱਚ ਮੁਗਲ ਰਾਜ ਦੀ ਸਥਾਪਨਾ ਕਰਨਾ ਸਭ ਤੋਂ ਵੱਡੀ ਰਾਜਨੀਤਿਕ ਘਟਨਾ ਸੀ। ਸ੍ਰੀ ਅਹ ਸੁਲਤਾਨਪੁਰ ਰਾਜਨੀਤਿਕ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਵਿੱਚ

ਲੋਧੀ ਸੁਲਤਾਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੈਂ ਵਿੱਚ ਪੰਜਾਬ ਦਿੱਲੀ ਸਲਤਨਤ ਦਾ ਹੀ ਇੱਕ ਹਿੱਸਾ ਸੀ। ਸ੍ਰੀ ਗੁਰੂ ਜੀ ਅਹ ਜੀਵਨ ਵਿੱਚ ਪਹਿਲੇ ਛਪੰਜਾ ਸਾਲਾਂ ਤੱਕ ਦਿੱਲੀ ਸਲਤਨਤ ਤਿੰਨ ਲੋਧੀ ਸ਼ਾਸਨਾਂ ਦੇ ਅਧੀਨ ਰਹੀ ਹੈ। ਬਹਿਲੋਲ ਲੋਧੀ, ਸਿਕੰਦਰ ਲੋਧੀ

ਚੌਦਾਂ ਸੌ ਉਨਹੱਤਰ, ਚੌਦਾ ਸੌ ਪਚਾਸੀ ਈਸਵੀ ਅਤੇ ਦੌਲਤ ਖਾਂ ਲੋਧੀ ਪੰਦਰਾਂ ਸੌ ਤੋਂ ਪੰਦਰਾਂ ਸੌ ਪੱਚੀ ਈਸਵੀ ਨੂੰ ਆਪਣਾ ਸੂਬੇਦਾਰ ਨਿਯੁਕਤ ਕੀਤਾ। ਸੂਬੇਦਾਰ ਦੌਲਤ ਖਾਂ ਲੋਧੀ, ਦਿੱਲੀ ਦੇ ਸ਼ਾਸਨਾਂ ਸਿਕੰਦਰ ਲੋਧੀ ਪ੍ਰਤੀ ਪੂਰਾ ਵਫ਼ਾਦਾਰ ਰਿਹਾ। ਪ੍ਰੰਤੂ ਜਦ ਲੋਧੀ ਵੰਸ਼ ਦੇ ਆਖਰੀ ਸੁਲਤਾਨ ਇਬਰਾਹਿਮ ਨੇ ਸ਼ਾਸਨ ਵਿੱਚ ਵਾਗਡੋਰ ਸੰਭਾਲੀ ਤਾਂ ਦੌਲਤ ਖਾਂ ਲੋਧੀ ਦੀ ਵਫ਼ਾਦਾਰੀ ਬਗਾਵਤ ਵਿੱਚ ਤਬਦੀਲ ਹੋਣੀ ਸ਼ੂਰੂ ਹੋ ਗਈ, ਕਿਉਂਕਿ ਉਹ ਆਪ ਪੰਜਾਬ ਦੇ ਆਪਣਾ ਸੁਤੰਤਰ ਸ਼ਾਸਨ ਸਥਾਪਿਤ ਕਰਨਾ ਚਾਹੁੰਦੇ ਹ ਅਹ ਸੀ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਉਸਨੇ ਬਾਬਰ ਨੂੰ ਪੰਜਾਬ ਤੇ ਹਮਲਾ ਕਰਨ ਲਈ ਉਕਸਾਇਆ। ਬਾਬਰ ਦੇ ਪੰਜਾਬ ਉੱਤੇ ਹਮਲੇ ਅਤੇ ਮੁਗਲ ਰਾਜ ਦੀ ਸਥਾਪਨਾ। ਬਾਬਰ ਕਾਬਲ ਮੱਧ ਏਸ਼ੀਆ ਤੋਂ ਸ਼ਾਸਨ ਕਰਨ ਦੇ ਉਦੇਸ਼ ਨਾਲ ਭਾਰਤ ਆਇਆ ਸੀ। ਉਹ ਪੰਜਾਬ ਉੱਤੇ ਆਪਣਾ ਅਧਿਕਾਰ ਕਰਨਾ ਚਾਹੁੰਦੇ ਸੀ। ਉਸ ਉੱਤੇ ਅਧਿਕਾਰ ਕਰਨ ਲਈ ਇਬਰਾਹਿਮ ਲੋਧੀ, ਦੌਲਤ ਖਾਂ ਲੋਧੀ ਅਤੇ ਬਾਬਰ ਵਿੱਚਕਾਰ ਪੰਦਰਾਂ ਸੌ ਉਨੀ ਤੋਂ ਲੈ ਕੇ ਪੰਦਰਾਂ ਸੌ ਛੱਬੀ ਈਸਵੀ ਤੱਕ ਸੰਘਰਸ਼ ਜਾਰੀ ਰਿਹਾ ਜਿਸ ਨੂੰ ਤਿਰਕੋਣੀ ਸੰਘਰਸ਼ ਵੀ ਕਿਹਾ ਜਾਂਦਾ ਹੈ। ਬਾਬਰ ਨੇ ਪੰਜਾਬ ਤੇ ਜਿੱਤ ਪ੍ਰਾਪਤ ਕਰਨ ਲਈ ਪੰਜ ਵਾਰ ਹਮਲੇ ਕੀਤੇ। ਬਾਬਰ ਨੇ ਪੰਜਾਬ ਤੇ ਪਹਿਲੇ ਹਮਲੇ ਅਪ੍ਰੈਲ ਪੰਦਰਾਂ ਸੌ ਉਨੀ ਈਸਵੀ ਪੇਰਾ ਤੇ ਬਿਜਨੋਰ। ਦੂਜਾ ਹਮਲਾ ਸਤੰਬਰ ਪੰਦਰਾਂ ਸੌ ਉਨੀ ਪਿਸ਼ਾਵਰ ਅਤੇ ਤੀਸਰਾ ਹਮਲਾ ਪੰਦਰਾਂ ਸੌ ਵੀਹ ਈਸਵੀ ਵਿੱਚ ਸੰਦਰਪੁਰ ਵਿੱਚ ਕੀਤਾ। ਪੰਦਰਾਂ ਸੌ ਚੌਵੀ ਈਸਵੀ ਵਿੱਚ ਬਾਬਰ ਨੇ ਦੌਲਤ ਖਾਂ ਲੋਧੀ ਦੇ ਬੁਲਾਵੇ ਤੇ ਪੰਜਾਬ ਉੱਤੇ ਚੌਥਾ ਹਮਲਾ ਕੀਤਾ ਸੀ ਪ੍ਰੰਤੂ ਪੰਦਰਾਂ ਸੌ ਪੱਚੀ ਈਸਵੀ ਵਿੱਚ ਪੰਜਵੇਂ ਹਮਲੇ ਵਿੱਚ ਬਾਬਰ ਨੇ ਦੌਲਤ ਖਾਂ ਲੋਧੀ ਨੂੰ

ਬਾਬਰ ਨੇ ਲਾਹੌਰ ਦੇ ਨਾਲ ਇਬਰਾਹਿਮ ਲੋਧੀ ਤੇ ਬਾਬਰ ਵਿੱਚ ਪਾਣੀਪੱਤ ਦੇ ਮੈਦਾਨ ਵਿੱਚ ਯੁੱਧ ਹੋਇਆ ਜਿਸਨੂੰ ਪਾਣੀਪੱਤ ਦੀ ਪਹਿਲੀ ਲੜਾਈ ਕਿਹਾ ਜਾਂਦਾ ਹੈ। ਇਸ ਯੁੱਧ ਨੂੰ ਇਬਰਾਹਿਮ ਲੋਧੀ ਹਾਰ ਗਿਆ ਬਾਬਰ ਨੇ ਦਿੱਲੀ ਉੱਤੇ ਜਿੱਤ ਪ੍ਰਾਪਤ ਕਰ ਲਈ ਅਤੇ ਭਾਰਤ ਵਿੱਚ ਮੁਗਲ

ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਗਹਿਰਾਈ ਨਾਲ ਅਧਿਐਨ ਕੀਤਾ ਜਾਵੇ ਤਾਂ ਉਸ ਸਮੇਂ ਦੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਅਵਸਥਾਵਾਂ ਵਿੱਚ ਕੁਝ ਵੀ ਪ੍ਰਸ਼ੰਸ਼ਾਯੋਗ ਨਹੀਂ ਸੀ। ਸਮਾਜਿਕ ਅਤੇ ਧਾਰਮਿਕ ਵਿਵਸਥਾ ਦਾ ਪਤਨ ਹੋ ਚੁੱਕਿਆ ਸੀ। ਇਸੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਵੀਂ ਵਿਚਾਰਧਾਰਾ ਨੂੰ ਜਨਮ ਦਿੱਤਾ। ਅਸਲ ਵਿੱਚ ਉਨ੍ਹਾਂ ਦੀ ਬਾਣੀ ਵਿੱਚ ਸਮਕਾਲੀ ਅਵਸਥਾਵਾਂ ਦਾ ਵਰਣਨ, ਗੁਰੂ ਜੀ ਦੀਆਂ ਨੈਤਿਕ ਸਿੱਖਿਆਵਾਂ ਦੇ ਸੰਦਰਭ ਵਿੱਚ ਹੀ ਹੈ। ਰਾਜਨੀਤਿਕ ਅਵਸਥਾ ਪੰਜਾਬ ਵਿੱਚ ਤੁਰਕ ਅਫ਼ਗਾਨ ਸ਼ਾਸਨ ਦੇ ਸਮੇਂ ਮੁਗਲ ਸ਼ਾਸਨ ਸਰੀਅਤ ਦੇ ਅਨੁਸਾਰ ਸ਼ਾਸਨ ਪ੍ਰਬੰਧ ਚਲਾਉਂਦੇ ਸਨ। ਲੋਧੀ ਕਾਲ ਵਿੱਚ ਕਈ ਨਗਰਾਂ ਵਿੱਚ ਅਦਾਲਤਾਂ ਵੀ ਸਥਾਪਤ ਕੀਤੀਆਂ ਗਈਆਂ, ਜਿੱਥੇ ਦੇ ਅਨੁਸਾਰ ਨਿਆਂ ਪ੍ਰਦਾਨ ਕਰਦੇ ਸਨ। ਮੁਸਲਿਮ ਕੁਲੀਨ ਵਰਗ ਦੇ ਮੁਸਲਮਾਨਾਂ ਅਤੇ ਸੂਫ਼ੀ ਸੇਖਾਂ ਰਾਜਨੀਤਿਕ ਪ੍ਰਾਪਤ ਸੀ। ਉਸਨੇ ਨਗਦੀ ਅਤੇ ਜਾਗੀਰਾਂ ਦਿੱਤੀਆਂ ਸਨ। ਗੈਰ ਮੁਸਲਮਾਨਾਂ ਦੇ ਨਾਲ ਭੇਦਭਾਵ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਜਜ਼ੀਆ ਅਤੇ ਤੀਰਥ ਯਾਤਰਾ ਕਰ ਦੇਣਾ ਪੈਂਦਾ ਸੀ। ਕਈ ਹਿੰਦੂ ਜੋ ਕਿ ਫਾਰਸੀ ਭਾਸ਼ਾ ਦਾ ਗਿਆਨ ਰੱਖਦੇ ਸਨ, ਉਨ੍ਹਾਂ ਨੂੰ ਮੱਧ ਅਤੇ ਨਿਗਮ ਵਰਗ ਨੇ ਪ੍ਰੇਸ਼ਾਨ ਕਰਨਾ। ਪ੍ਰਾਂਤ ਦੇ ਦੀਵਾਨ ਲੇਖਾਦਾਰ ਕਾਨੂੰਨੀ ਚੌਧਰੀ, ਅਤੇ ਪਟਵਾਰੀ ਲਗਾ ਲਿਆ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ। ਤਤਕਾਲੀਨ ਪੰਜਾਬ ਦੇ ਅਫ਼ਗਾਨ ਸ਼ਾਸਨ ਦੇ ਸ਼ਾਸਨ ਪ੍ਰਬੰਧਾਂ ਅਤੇ ਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਸਨ। ਗੁਰੂ ਜੀ ਨੇ ਆਪਣੀ ਬਾਣੀ

ਅਨਿਆਂ ਅਤੇ ਗੈਰ ਮੁਸਲਮਾਨ ਲੋਕਾਂ ਦੇ ਨਾਲ ਜਜ਼ੀਆ ਅਤੇ ਧਾਰਮਿਕ ਯਾਤਰਾ ਕਰ ਜਿਹੇ ਭੇਦਭਾਵ ਪੂਰਨ ਕਾਰਜਾਂ ਦੇ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਸ਼ਾਸਕ ਸ਼ੇਰ ਦੀ ਪ੍ਰਜਾ ਦਾ ਕਰਦੇ ਸਨ। ਉਨ੍ਹਾਂ ਦੇ ਲੋਕਾਂ ਨੂੰ ਕੁੱਟਿਆ ਕੁੱਤਿਆਂ ਵਾਂਗ ਨੱਚਦੇ ਹਨ। ਰਿਸ਼ਵਤਖੋਰੀ ਦਾ ਬੋਲਬਾਲਾ ਹੈ। ਉਹ ਪ੍ਰਮਾਤਮਾ ਦੇ ਨਾਂ ਤੇ ਉਨ੍ਹਾਂ ਦਾ ਦਿਨ-ਰਾਤ ਸ਼ੋਸ਼ਣ ਕਰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸੱਚੇ ਭਾਵ ਪਰਮਾਤਮਾ ਦੀ ਭਗਤੀ ਕਰਨ ਵਿੱਚ ਲਈ ਦੀ ਸਿੱਖਿਆ ਦਿੱਤੀ। ਉਨ੍ਹਾਂ ਦੇ ਅਨੁਸਾਰ ਪ੍ਰਮਾਤਮਾ ਦੀ ਸੇਵਾ ਹੀ ਸੱਚੀ ਸੇਵਾ ਹੈ। ਉਨ੍ਹਾਂ ਦੇ ਅਨੁਸਾਰ ਪ੍ਰਮਾਤਮਾ ਸਰਬਸ਼ਕਤੀ ਹੈ। ਉਹ ਇੱਕ ਪਲ ਵਿੱਚ ਰਾਜਾ ਨੂੰ ਰੰਕ ਅਤੇ ਰੰਕ ਨੂੰ ਰਾਜਾ ਬਣਾ ਦਿੰਦਾ ਹੈ। ਸਮਾਜਿਕ ਅਤੇ ਧਾਰਮਿਕ ਵਿਵਸਥਾ ਉਹਦੇ ਬਾਰੇ ਸੋਲਾਂ ਸੌ ਸੋਲਵੀਂ ਸਦੀ ਵਿੱਚ ਪੰਜਾਬ ਦੀ ਸਮਾਜਿਕ ਸਥਿਤੀ ਜ਼ਿਆਦਾ ਚੰਗੀ ਨਹੀਂ ਸੀ। ਸਮਾਜ ਦੋ ਮੁੱਖ ਵਰਗਾਂ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵੰਡਿਆ ਹੋਇਆ ਸੀ। ਮ ਅਹ ਮੁਸਲਮਾਨ ਸ਼ਾਸਨ ਵਰਗ ਨਾਲ ਸਬੰਧ ਰੱਖਦੇ ਸਨ। ਇਸ ਲਈ ਉਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ। ਪੰਜਾਬ ਵਿੱਚ ਮੁਸਲਮਾਨ ਸਮਾਜ ਦੇਸ਼ਾਂ ਵਿਦੇਸ਼ਾਂ ਤੋਂ ਆਏ ਤੁਰਕ ਅਫ਼ਗਾਨ ਅਤੇ ਧਰਮ ਪਰਿਵਰਤਨ ਕਰਨ ਵਾਲੇ ਸਥਾ ਅਹ ਸਥਾਨਕ ਲੋਕਾਂ ਅਤੇ ਆਧਾਰਿਤ ਧਰਮ ਪਰਿਵਰਤਨ ਕਰਨ ਵਾਲਿਆਂ ਵਿੱਚ ਦੇ ਗੁਲਾਮ ਬਣਾਏ ਗਏ।

thank you, have a nice day ਛੱਬੀ ਜਨਵਰੀ ਜਾਂ ਗਣਤੰਤਰਤ ਦਿਵਸ, ਜਾਣ ਪਛਾਣ ਸੁਤੰਤਰਤਾ ਦਿਵਸ ਵਾਂਗ ਗਣਤੰਤਰ ਦਿਵਸ ਵੀ ਸਾਡਾ ਕੌਮੀ ਤਿਉਹਾਰ ਹੈ ਛੱਬੀ ਜਨਵਰੀ ਉੱਨੀ ਸੌ ਪੰਜਾਹ ਈਸਵੀ ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ।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 ਇਤਿਹਾਸਿਕ ਪਿਛੋਕੜ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਈਸਵੀ ਨੂੰ ਲੰਬੇ ਸੰਘਰਸ਼ ਅਤੇ ਮਹਾਨ ਕੁਰਬਾਨੀਆਂ ਤੋਂ ਬਾਅਦ ਸਾਡਾ ਦੇਸ ਆਜ਼ਾਦ ਹੋਇਆ ਸੀ ਪਰ ਇਸਦੇ ਨਾਲ ਹੀ ਦੇਸ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਬ੍ਰਿਟਿਸ਼ ਭਾਰਤ ਦੀ ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਹੋ ਗਈ ਦੇਸ ਦੀ ਵੰਡ ਸਮੇਂ ਜੋ ਦੁਖਾਂਤ ਵਾਪਰਿਆ ਉਸ ਕਾਰਨ ਲੱਖਾਂ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ। ਧਰਮ ਦੇ ਆਧਾਰ ਤੇ ਹੋਏ ਦੰਗਿਆਂ ਵਿੱਚ ਅਣਗਿਣਤ ਲੋਕ ਮਾਰੇ ਗਏ ਸੰਵਿਧਾਨ ਦਾ ਨਿਰਮਾਣ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਈਸਵੀ ਨੂੰ ਜਦ ਭਾਰਤ ਆਜ਼ਾਦ ਹੋਇਆ ਤਾਂ ਸਾਡਾ ਆਪਣਾ ਕੋਈ ਸੰਵਿਧਾਨ ਨਹੀਂ ਸੀ ਇਸ ਲਈ ਬ੍ਰਿਟਿਸ਼ ਕਾਨੂੰਨਾਂ ਅਨੁਸਾਰ ਹੀ ਸ਼ਾਸ਼ਨ ਚਲਾਇਆ ਜਾਣ ਲੱਗਾ, ਭਾਰਤ ਦਾ ਆਪਣਾ ਸੰਵਿਧਾਨ ਬਣਾਉਣ ਲਈ doctor BR ਅੰਬੇਦਕਰ ਦੀ ਪ੍ਰਧਾਨਗੀ ਵਿੱਚ ਇੱਕ ਕਮੇਟੀ ਬਣਾਈ ਗਈ।

ਛੱਬੀ ਜਨਵਰੀ ਦੇ ਦਿਨ ਦੀ ਚੌਣ, ਭਾਰਤੀ ਸੰਵਿਧਾਨ ਨੂੰ ਲਾਗੂ ਕਰਨ ਲਈ ਛੱਬੀ ਜਨਵਰੀ ਉੱਨੀ ਸੌ ਤੀਹ ਈਸਵੀ ਦੇ ਦਿਨ ਦੀ ਚੋਣ ਕੀਤੀ ਗਈ ਛੱਬੀ ਜਨਵਰੀ ਉੱਨੀ ਸੌ ਤੀਹ ਈਸਵੀ ਨੂੰ ਕਾਂਗਰਸ਼ ਦੇ ਲਾਹੌਰ ਵਿਖੇ ਹੋਏ ਸੰਮੇਲਨ ਵਿੱਚ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 ਅਤੇ ਇਸਦੇ ਨਾਲ ਹੀ ਭਾਰਤ ਪੂਰਨ ਗਣਰਾਜ ਬਣ ਗਿਆ, ਇਸ ਤੋਂ ਬਾਅਦ ਹਰ ਸਾਲ ਛੱਬੀ ਜਨਵਰੀ ਦਾ ਦਿਨ ਗਣਤੰਤਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਮੁੱਖ ਸਮਾਗਮ, ਗਣਤੰਤਰ ਦਿਵਸ ਦਾ ਮੁੱਖ ਸਮਾਗਮ ਦੇਸ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਰਾਜਪਥ ਤੇ ਮਨਾਇਆ ਜਾਂਦਾ ਹੈ, ਇਸ ਦਿਨ ਸਵੇਰੇ ਪ੍ਰਧਾਨ ਮੰਤਰੀ ਅਤੇ ਸੈਨਾ ਦੇ ਤਿੰਨਾਂ ਅੰਗਾਂ ਦੇ ਮੁੱਖੀਆਂ ਵੱਲੋਂ ਇੰਡੀਆ ਗੇਟ ਵਿਖੇ ਜੋਤੀ ਉੱਤੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ ਜਾਂਦੀ, ਪ੍ਰਧਾਨ ਮੰਤਰੀ ਸੈਨਾ ਦੇ ਤਿੰਨਾਂ ਅੰਗਾਂ ਦੇ ਮੁੱਖੀਆਂ ਤੇ ਕੇਂਦਰੀ ਮੰਤਰੀਆਂ ਵੱਲੋਂ ਰਾਸ਼ਟਰਪਤੀ ਜੀ ਦੀ ਸਵਾਗਤ ਕੀਤਾ ਜਾਂਦਾ ਹੈ।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

ਪ੍ਰਾਂਤਿਕ ਸਮਾਗਮ, ਗਣਤੰਤਰ ਦਿਵਸ ਦੇ ਮੁੱਖ ਸਮਾਗਮ ਤੋਂ ਬਿਨਾਂ ਦੇਸ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਗਣਤੰਤਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪ੍ਰਾਂਤਾਂ ਦੀਆਂ ਰਾਜਧਾਨੀਆਂ ਤੋਂ ਬਿਨਾਂ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਵੀ ਸਰਕਾਰੀ ਤੌਰ ਤੇ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਇਹ ਦਿਵਸ ਮਨਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਤੇ ਕੌਮੀ ਝੰਡਾ ਲਹਰਾਇਆ ਜਾਂਦਾ ਹੈ, ਸ਼ਹੀਦਾਂ ਨੂੰ ਸਰਧਾਂਂਜਲੀ ਭੇਟ ਕੀਤੀ ਜਾਂਦੀ ਹੈ ਅਤੇ ਦੇਸ ਭਗਤੀ ਦੇ ਗੀਤ ਗਾਏ ਜਾਂਦੇ ਹਨ।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

ਇਸ ਮੌਕੇ ਤੇ ਸਾਨੂੰ ਆਪਣੀਆਂ ਪ੍ਰਾਪਤੀਆਂ ਦੇ ਨਾਲ ਨਾਲ ਆਪਣੀਆਂ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 ਇਤਿਹਾਸਿਕ ਪਿਛੋਕੜ, ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਈਸਵੀ ਨੂੰ ਲੰਬੇ ਸੰਘਰਸ਼ ਅਤੇ ਮਹਾਨ ਕੁਰਬਾਨੀਆਂ ਤੋਂ ਬਾਅਦ ਸਾਡਾ ਦੇਸ ਆਜ਼ਾਦ ਹੋਇਆ ਸੀ ਪਰ ਇਸਦੇ ਨਾਲ ਹੀ ਦੇਸ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਬ੍ਰਿਟਿਸ਼ ਭਾਰਤ ਦੀ ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਹੋ ਗਈ, ਦੇਸ ਦੀ ਵੰਡ ਸਮੇਂ ਜੋ ਦੁਖਾਂਤ ਵਾਪਰਿਆ ਉਸ ਕਾਰਨ ਲੱਖਾਂ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ। ਧਰਮ ਦੇ ਆਧਾਰ ਤੇ ਹੋਏ ਦੰਗਿਆਂ ਵਿੱਚ ਅਣਗਿਣਤ ਲੋਕ ਮਾਰੇ ਗਏ ਸੰਵਿਧਾਨ ਦਾ ਨਿਰਮਾਣ, ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਈਸਵੀ ਨੂੰ ਜਦ ਭਾਰਤ ਆਜ਼ਾਦ ਹੋਇਆ ਤਾਂ ਸਾਡਾ ਆਪਣਾ ਕੋਈ ਸੰਵਿਧਾਨ ਨਹੀਂ ਸੀ ਇਸ ਲਈ ਬ੍ਰਿਟਿਸ਼ ਕਾਨੂੰਨਾਂ ਅਨੁਸਾਰ ਹੀ ਸ਼ਾਸ਼ਨ ਚਲਾਇਆ ਜਾਣ ਲੱਗਾ, ਭਾਰਤ ਦਾ ਆਪਣਾ ਸੰਵਿਧਾਨ ਬਣਾਉਣ ਲਈ doctor BR ਅੰਬੇਦਕਰ ਦੀ ਪ੍ਰਧਾਨਗੀ ਵਿੱਚ ਇੱਕ ਕਮੇਟੀ ਬਣਾਈ ਗਈ।

ਛੱਬੀ ਜਨਵਰੀ ਦੇ ਦਿਨ ਦੀ ਚੌਣ ਭਾਰਤੀ ਸੰਵਿਧਾਨ ਨੂੰ ਲਾਗੂ ਕਰਨ ਲਈ ਛੱਬੀ ਜਨਵਰੀ ਉੱਨੀ ਸੌ ਤੀਹ ਈਸਵੀ ਦੇ ਦਿਨ ਦੀ ਚੋਣ ਕੀਤੀ ਗਈ ਛੱਬੀ ਜਨਵਰੀ ਉੱਨੀ ਸੌ ਤੀਹ ਈਸਵੀ ਨੂੰ ਕਾਂਗਰਸ਼ ਦੇ ਲਾਹੌਰ ਵਿਖੇ ਹੋਏ ਸੰਮੇਲਨ ਵਿੱਚ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 ਅਤੇ ਇਸਦੇ ਨਾਲ ਹੀ ਭਾਰਤ ਪੂਰਨ ਗਣਰਾਜ ਬਣ ਗਿਆ, ਇਸ ਤੋਂ ਬਾਅਦ ਹਰ ਸਾਲ ਛੱਬੀ ਜਨਵਰੀ ਦਾ ਦਿਨ ਗਣਤੰਤਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਮੁੱਖ ਸਮਾਗਮ, ਗਣਤੰਤਰ ਦਿਵਸ ਦਾ ਮੁੱਖ ਸਮਾਗਮ ਦੇਸ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਰਾਜਪਥ ਤੇ ਮਨਾਇਆ ਜਾਂਦਾ ਹੈ, ਇਸ ਦਿਨ ਸਵੇਰੇ ਪ੍ਰਧਾਨ ਮੰਤਰੀ ਅਤੇ ਸੈਨਾ ਦੇ ਤਿੰਨਾਂ ਅੰਗਾਂ ਦੇ ਮੁੱਖੀਆਂ ਵੱਲੋਂ ਇੰਡੀਆ ਗੇਟ ਵਿਖੇ ਜੋਤੀ ਉੱਤੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ ਜਾਂਦੀ, ਪ੍ਰਧਾਨ ਮੰਤਰੀ ਸੈਨਾ ਦੇ ਤਿੰਨਾਂ ਅੰਗਾਂ ਦੇ ਮੁੱਖੀਆਂ ਅਤੇ ਕੇਂਦਰੀ ਮੰਤਰੀਆਂ ਵੱਲੋਂ ਰਾਸ਼ਟਰਪਤੀ ਜੀ ਦੀ ਸਵਾਗਤ ਕੀਤਾ ਜਾਂਦਾ ਹੈ।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 ਪ੍ਰਾਂਤਿਕ ਸਮਾਗਮ, ਗਣਤੰਤਰ ਦਿਵਸ ਦੇ ਮੁੱਖ ਸਮਾਗਮ ਤੋਂ ਬਿਨਾਂ ਦੇਸ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਗਣਤੰਤਰ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪ੍ਰਾਂਤਾਂ ਦੀਆਂ ਰਾਜਧਾਨੀਆਂ ਤੋਂ ਬਿਨਾਂ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਵੀ ਸਰਕਾਰੀ ਤੌਰ ਤੇ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਇਹ ਦਿਵਸ ਮਨਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਤੇ ਕੌਮੀ ਝੰਡਾ ਲਹਰਾਇਆ ਜਾਂਦਾ ਹੈ, ਸ਼ਹੀਦਾਂ ਨੂੰ ਸਰਧਾਂਂਜਲੀ ਭੇਟ ਕੀਤੀ ਜਾਂਦੀ ਹੈ ਅਤੇ ਦੇਸ ਭਗਤੀ ਦੇ ਗੀਤ ਗਾਏ ਜਾਂਦੇ ਹਨ।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 ਇਸ ਮੌਕੇ ਤੇ ਸਾਨੂੰ ਆਪਣੀਆਂ ਪ੍ਰਾਪਤੀਆਂ ਦੇ ਨਾਲ ਨਾਲ ਆਪਣੀਆਂ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 ਇਤਿਹਾਸਿਕ ਪਿਛੋਕੜ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਈਸਵੀ ਨੂੰ ਲੰਬੇ ਸੰਘਰਸ਼ ਅਤੇ ਮਹਾਨ ਕੁਰਬਾਨੀਆਂ ਤੋਂ ਬਾਅਦ ਸਾਡਾ ਦੇਸ ਆਜ਼ਾਦ ਹੋਇਆ ਸੀ, ਪਰ ਇਸਦੇ ਨਾਲ ਹੀ ਦੇਸ ਦੋ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

ਹਾਂਜੀ ਕਿਵੇਂ ਹੋ? Hello ਮੈਂ ਠੀਕ ਤੁਸੀਂ ਸੁਣਾਓ?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

ਹਮ ਹੋਰ ਕੀ ਕਰਦੇ ਹੋ? ਬਸ ਕੁਛ ਨੀ breakfast ਕਰਕੇ ਹਟੇ ਹਾਂ। ਠੀਕ ਹੈ।

ਹੋਰ ਸਭ ਵਧੀਆ ਪੜ੍ਹਾਈਆਂ ਕਿਵੇਂ ਚੱਲਦੀਆਂ ਤੇਰੀਆਂ?

ਅੱਛਾ। ਹੋਰ ਤੁਸੀਂ ਸੁਣਾਓ? UPSC ਦਾ ਵੈਸੇ ਹੁਣ ਸੁਣਿਆ UPSC ਬਾਰੇ UPSC ਦਾ ਹੁੰਦਾ ਇੱਕ course ਹਾਂਜੀ ਕਿਉਂ ਕਰਨਾ ਉਹ? ਹਾਂ ਮੈਂ ਸੋਚ ਰਹੀ ਹਾਂ ਕਿ ਤਿਆਰੀ ਕਰਾਂ ਉਹਦੀ ਮੈਂ ਹਜੇ।

ਕਹਿੰਦੇ ਪੜ੍ਹਨਾ ਬੜਾ ਪੈਂਦਾ ਉਹਦੇ ਲਈ ਹਾਂਜੀ ਉਹਦੇ ਲਈ ਤਾਂ ਕਰਨੀ ਪੈਣੀ ਹੈ study ਫਿਰ।

Qualification ਤਾਂ ਕੀ ਆ graduation graduation ਤੋਂ ਬਾਅਦ ਹੀ ਹੋਊਗੀ plus two ਤੋਂ ਬਾਅਦ ਵੀ